ਜਿਸ ਵਿੱਚ ਅਸੀ ਬਹੁਤ ਸਾਰੇ ਟਰੈਕਟਰ ਸਕੂਟਰ ਮੋਟਰਸਾਈਕਲ ਦੇਖ ਰਹੇ ਹਾਂ।

ਇਹ ਇੱਕ ਪਾਰਕ ਹੈ ਜੋਕਿ ਸਾਹਨੂੰ ਇਸ ਵਿੱਚ ਦਿੱਖ ਰਹੀ ਹੈ ਇਸਦੇ ਅੰਦਰ ਬਹੁਤ ਸੋਹਣੇ ਸੋਹਣੇ ਦਰੱਖਤ ਲੱਗੇ ਹੋਏ ਹਨ ਜੋਕਿ ਅੱਸੀ--

ਇਹ ਇੱਕ ਖਾਲੀ ਜਾ ਏਰੀਆ ਬਣਿਆ ਹੋਇਆ ਹੈ ਜੋ ਕਿ ਸਾਨੂੰ ਇਸ ਵਿੱਚ ਦਿਖ ਰਹਾ--

ਇਹ ਇੱਕ ਖਾਲੀ ਜਿਹਾ ਸੁਨਸਾਨ ਜਿਹਾ ਏਰੀਆ ਹੈ।

ਤੇ ਅੰਦਰ ਬਹੁਤ ਸਾਰੇ ਘਰ ਬਣੇ ਹੋਏ ਨਜ਼ਰ ਆ ਰਹੇ ਹਨ।

ਇਹ ਬਹੁਤ ਸੋਹਣਾ ਜਿਹਾ ਗੇਟ ਬਣਿਆ ਹੋਇਆ ਹੈ ਜੋ ਕਿ ਸਾਨੂੰ ਇਸ ਵਿੱਚ ਦਿੱਖ ਰਿਹਾ ਹੈ।

ਇਹ ਇੱਕ ਖਾਲੀ ਜਿਹਾ ਏਰੀਆ ਬਣਿਆ ਹੋਇਆ ਹੈ ਜਿਸ ਵਿੱਚ ਅਸੀਂ ਬਹੁਤ ਸਾਰੇ ਘਰ ਅਤੇ ਲਾਗੇ ਪਾਸੇ ਦਰਖਤ ਦੇਖ ਰਹੇ ਹਾਂ।

ਹੋਰ ਵੀ ਇਸ ਵਿੱਚ ਬਹੁਤ ਵਧੀਆ ਵਿਊ ਬਣਿਆ ਹੋਇਆ ਨਜ਼ਰ ਆ ਰਹਾ ਹੈ।

ਹੋਰ ਇੱਸ ਵਿੱਚ ਬੋਹਤ ਸਾਰੇ ਆਦਮੀ ਖੇਲ ਰਹੇ ਹਨ ਜੋਕੀ ਇੱਕ ਪ੍ਲੇਗਰਾਊਂਡ ਦੇ ਵਿੱਚ ਅਪਣਾ ਖੇਲ ਕਰ ਰਹੇ।

ਜੋਕੀ ਇੱਸ ਵਿੱਚ ਬੋਹਤ ਤਰਹਾਂ ਦਿਆਂ ਸੋਹਣਿਆ ਸੋਹਣਿਆ ਟਾਇਲਸ ਵੀ ਰੱਖਿਆਂ ਹਨ।

ਏਹ ਇੱਕ ਗਰਾਊਂਡ ਹੈ ਜਿੱਸ ਦੇ ਵਿੱਚ ਦੋ ਆਦਮੀ ਆਪਸ ਵਿੱਚ ਖੇਲ ਰਹੇ ਹਨ।

ਜਿਸ ਵਿੱਚ ਬਹੁਤ ਸਾਰੇ ਦਰਖਤ ਅਤੇ ਲਾਈਟਾਂ ਵੀ ਲਗੀਆਂ ਹੋਈਆਂ ਹਨ।

ਜੋ ਕੀ ਇਕ ਕਿਸ਼ਤੀ ਉੱਪਰ ਖੜਾ ਹੋ ਕੇ ਆਪਣੀ ਤਸਵੀਰ ਖਿਚਾ ਰਹਾ ਹੈ।

ਅੱਸੀ ਇੱਸ ਵਿੱਚ ਟਾਇਲਸ ਅਤੇ ਕੁੱਛ ਵੀ ਖ਼ਰੀਦ ਸਕਦੇ ਹਾਂ ਜੋਕੀ ਬਹੁਤ ਸੋਹਨਾ ਸੋਹਨਾ ਬਣਿਆ ਹੋਇਆ ਹੈ।

ਜੋ ਕਿ ਇੱਕ ਪਲੇਟ ਹੈ ਉਸਦੇ ਵਿੱਚ ਇੱਕ ਖਾਣ ਵਾਲੀ ਡਿਸ਼ ਪਈ ਹੋਈ ਹੈ।